Hello ਸਿਮੀ ਕਿੱਥੇ ਪੁੱਜੀ ਹੈ? ਯਾਰ ਅੜੀਏ ਵਾਪਸ ਆ ਜਾ please ਯਾਰ ਤੈਨੂੰ ਪਤਾ ਤੇਰੀ ਮੰਮਾ ਨੇ ਝਿੜਕਾਂ ਦੇ ਦੇਣੀਆਂ, ਤੇਰੀ ਮੰਮਾ ਦਾ favourite tiffin ਤੂੰ ਲੈ ਕੇ ਗਈ ਸੀ trip ਤੇ ਤੇ ਉਹ ਤੇਰਾ favourite tiffin ਮੇਰੇ bag 'ਚ ਹੈ। ਨਹੀਂ ਯਾਰ ਤੇਰੀ ਮੰਮਾ ਨੇ ਤੈਨੂੰ ਪਤਾ ਕਿੱਦਾਂ ਮੈਨੂੰ message ਕਰਕੇ ਭੇਜਿਆ ਸੀ ਸਿਮੀ ਬੜੀ ਲਾਪਰਵਾਹ ਹੈਗੀ ਹੈ ਸਿਮਰਨ ਦਾ ਧਿਆਨ ਰੱਖੀ ਠੀਕ ਹੈ ਤੇ ਸਿਮਰਨ ਦਾ ਜਿਹੜਾ ਜ਼ਿਆਦਾ main ਕਿਹਦੇ ਤੇ ਧਿਆਨ ਰੱਖੀ, ਉਹਦੇ tiffin ਤੇ ਸਹੀ ਗੱਲ ਕੀਤੀ, ਸਹੀ ਹੈ but ਇਹ ਵੀ ਤੇ ਦੇਖ ਨਾ ਯਾਰ but ਅਗਰ ਤੇਰੀ ਮੰਮਾ ਨੂੰ tiffin ਨੀ ਨਾ ਮਿਲਿਆ ਇੰਨਾ ਸੋਹਣਾ ਸਾਡਾ trip ਸਾਰਾ mood ਤੇਰਾ spoil ਹੋ ਜਾਣਾ ਹੈ ਘਰ ਜਾ ਕੇ।

ਮੇਰੀ ਗੱਲ ਸੁਣ ਤੂੰ ਬਸ ਹੀ ਗਈ ਸੀਗੀ ਕਿ ਆਟੋ ਕੀਤਾ ਸੀ ਫਿਰ? ਬੇਵਕੂਫ਼ੇ ਜਦੋਂ ਤੈਨੂੰ ਸਕੂਲ ਰੇ ਕੀ ਕਹਿੰਦੇ ਬੱਸ driver ਨੇ ਬੋਲਿਆ ਸੀਗਾ madam ਆਪਣੀ location ਦਓ ਤੇ ਉਸੇ ਵੇਲੇ ਉਹਦੇ ਨਾਲ ਚਲੇ ਜਾਂਦੀ ਨਾ, ਤੂੰ ਪੈਸੇ ਵੀ ਪੁੱਟੇ ਹੈਗੇ ਆ trip ਤੇ, ਤੇ ਉਹਨੇ ਤੈਨੂੰ ਘਰ ਦੇ ਬਾਹਰ ਲਾ ਕੇ ਆਉਣਾ ਸੀ, ਤਾਂ ਤੈਨੂੰ ਛੋਲ ਛੋਲ ਮਚਦੀ ਸੀ ਤੂੰ ਮੇਰੇ ਘਰ ਹੋ ਕੇ ਜਾਣਾ, ਮੇਰੇ ਘਰ ਹੋ ਕੇ ਜਾਣਾ, ਬੈਠੀ ਤੂੰ ਇੱਕ ਮਿੰਟ ਵੀ ਹੈਨੀ ਮੇਰੇ ਘਰ।

But ਮੇਰੀ ਗੱਲ ਸੁਣ ਤੂੰ late ਹੋ ਗਈ ਨਾ, ਤੂੰ ਪੰਦਰਾਂ ਮਿੰਟ ਰੁੱਕ ਜਾਂਦੀ ਨਾ, ਸਿਰਫ਼ ਪੰਦਰਾਂ ਮਿੰਟ ਮੈਂ ਕਹਿੰਦੀ ਹਾਂ ਨਾਲ ਹੀ ਗਣੇਸ਼ ਐਕਟਿਵਾ ਲੈ ਕੇ ਆ ਗਿਆ ਸੀਗਾ, ਉਹਨੇ ਤੈਨੂੰ ਘਰੇ ਛੱਡ ਕੇ ਆਉਣਾ ਸੀਗਾ ਮਜ਼ੇ ਨਾਲ ਐਵੇਂ ਤੂੰ ਆਟੋ ਵੀ ਕੀਤਾ, ਉਹ ਵੀ ਦੋ ਸੌ ਰੁਪਇਆ ਪੁੱਟਿਆ ਹੈਗਾ ਤੂੰ ਆਟੋ ਤੇ ਏਦਾਂ ਗਣੇਸ਼ਾ ਨੇ ਪੰਜਾਹ ਸੌ ਰੁਪਏ ਦਾ ਪੈਟਰੋਲ ਪਵਾਉਣਾ ਸੀ, ਤੇ ਉਹਨੇ ਤੇਰੇ ਘਰ ਤੈਨੂੰ ਛੱਡ ਵੀ ਆਉਣਾ ਸੀ, ਉਹ ਵੀ ਆਰਾਮ ਨਾਲ, ਤੂੰ ਐਵੀਂ ਵੱਧੋ ਵੱਧੀ ਚੱਲ ਜਾਂਦੀ ਹੈਗੀ ਹੈ, ਖ਼ਿਸਕ ਦੀ ਰਹਿਨੀ ਹੈ ਹਰ ਜਗ੍ਹਾ ਤੋਂ ਇੰਨੀ ਕੁ ਛੋਲ ਛੋਲ ਹੁੰਦੀ ਹੈ ਨਾ ਤੈਨੂੰ ਭੰਭੀਰੀ ਲੇਖਾ ਕਦੇ ਇੱਥੇ ਪੁੱਜ ਦੀ ਹੁੰਦੀ ਹੈ ਕਦੇ ਇੱਥੇ ਪੁੱਜ ਦੀ ਹੁੰਦੀ, ਤੂੰ ਸਬਰ ਤੇ ਕਰਿਆ ਕਰ ਕਿਸੇ time ਉਹ ਤੇਰੀ ਮਾਤਾ ਨੂੰ ਪਤਾ ਸੀਗਾ ਸ਼ੁਕਰ ਹੈ ਸ਼ਹਿਰ ਜਾਨੀ ਹੈ ਦੂਰ ਗਈ ਹੈ ਹੁਣ ਪਤਾ ਕੋਈ tension ਹੈਨੀ ਹੈ, ਚੀਕ ਚਿਹਾੜਾ ਨਹੀਂ ਹੈ ਤਾਂ ਕਰਕੇ ਵੈਸੇ ਇੱਕ ਗੱਲ ਦੇਖੀ ਜਾਏ ਨਾ ਤੂੰ ਬਾਰ ਬਾਰ trip trip ਕਹੀ ਜਾਇਆ ਕਰਦੀ ਆਂ ਨਾ, ਮੇਰੀ ਨਾ ਆਂਦਰਾਂ ਨਾ ਸੜਿਆ ਕਰਦੀ ਹੈ ਕਿ ਮੈਂ ਵਾਪਸ ਕਿਉਂ ਆਈ ਹਾਂ, ਮੈਂ ਵਾਪਸ ਫਿਰ ਚਲੇ ਜਾਵਾਂ ਜਲੰਧਰ। ਬਿਲਕੁਲ ਯਾਰ ਪਰ ਮੇਰਾ ਇੰਨਾ ਕੁ ਦਿਲ ਕਰਿਆ ਕਰਦਾ ਨਾ ਮੈਂ ਜਦੋਂ ਪਾਣੀ ਚੋਂ ਬਾਹਰ ਨਿਕਲਦੀ ਹੁੰਦੀ ਸੀ ਨਾ, ਮੇਰਾ ਦਿਲ ਸੜਦਾ ਹੁੰਦਾ ਸੀ ਕਿ ਹਾਏ ਹਾਏ ਫਿਰ ਧੁੱਪ ਫਿਰ ਮੈਂ ਪਾਣੀ ਦੇ ਅੰਦਰ ਚਲੇ ਜਾਂਦੀ ਹੁੰਦੀ ਸੀ ਕਿ ਇੰਨਾ ਮਤਲਬ ਕਿ relax ਹੋ ਜਾਂਦਾ, ਵੈਸੇ ਇੱਕ ਗੱਲ ਦੇਖੀ ਜਾਏ ਨਾ,

ਤੂੰ ਇਹੀ ਦੇਖ ਨਾ ਕਿ ਇਸ ਵਾਰੀ ਬੇਸ਼ਕ ਪੈਸੇ ਜ਼ਿਆਦਾ ਸੀਗੇ ਠੀਕ ਹੈ but ਤੂੰ ਵੰਡਰਲੈਂਡ ਦੀ fees ਵੀ ਤੇ ਦੇਖ ਨਾ ਸੱਤ ਸੌ ਰੁਪਇਆ fees ਹੈਗੀ ਹੈ ਤੇ ਉਹੀ ਉਹੀ ਅਗਰ ਤੂੰ ਵੈਸ਼ਨੋ ਦੇਵੀ ਦੀ ਗੱਲ ਕਰੇਂਗੀ ਨਾ, ਤੇ ਵੈਸ਼ਨੋ ਦੇਵੀ ਸਾਡੇ ਪੈਸੇ ਜ਼ਰੂਰ ਘੱਟ ਲੱਗੇ ਸੀ, ਸਿਰਫ਼ ਟਿੱਕਟਾਂ ਤੇ ਪੈਸੇ ਲੱਗੇ ਸੀਗੇ ਲੇਕਿੰਨ ਇੰਨਾ enjoy ਨਹੀਂ ਹੋਇਆ ਸੀਗਾ even ਤੈਨੂੰ ਪਤਾ ਹੈ,

ਯਾਰ ਤੂੰ ਇਹ ਸੋਚ ਨਾ ਜਦੋਂ ਵੈਸ਼ਨੋ ਦੇਵੀ ਗਈ ਸੀਗੇ ਤੇ ਥਕਾਵਟ ਕਿੰਨੀ ਹੋ ਗਈ ਸੀ, ਤੂੰ ਗੱਪਾਂ ਦੀ ਗੱਲ ਕਰਦੀ ਪਈ ਆਂ ਤੈਨੂੰ ਪਤਾ ਹੈ ਜਾਂਦੇ ਵਕਤ ਤੇ ਅਸੀਂ ਬੜੇ ਸਹੀ ਗਏ ਸੀਗੇ, ਆਉਂਦੇ ਵਕਤ ਇੱਕ ਦੂਜੇ ਨੂੰ ਦੇਖਣ ਦਾ ਮਨ ਨੀ ਕਰਿਆ ਕਰਦਾ ਸੀਗਾ, ਦਿਲ ਕਰਦਾ ਤੂੰ ਪਰੇ ਨਿੱਕਲ ਇੱਥੋਂ ਦੀ ਥਕਾਵਟ ਪਤਾ ਕਿੰਨੀ ਹੋਏ ਦੀ ਹੈ, ਜਿੱਦਾਂ ਤੂੰ ਮੇਰੀ ਆ ਆ ਕੇ ਗੋਦੀ ਵਿੱਚ ਬੈਠੀ ਕਰਦੀ ਸੀਗੀ, ਮੈਨੂੰ seat ਨੀ ਮਿਲਿਆ ਕਰਦੀ ਤੇ ਮੈਂ ਤੈਨੂੰ ਕਿੱਦਾਂ ਠੁੱਡ ਮਾਰਿਆ ਕਰਦੀ, ਚੱਲ ਨਿੱਕਲ ਇੰਨੀ ਦਰਦ ਹੋਇਆ ਕਰਦੀ ਹੈ, ਤੇ but ਅੱਜ ਅੱਜ ਦੇ trip ਵਿੱਚ ਥਕਾਵਟ ਨੀ ਹੈ ਸਗੋਂ ਅੱਜ ਦੇ trip ਵਿੱਚ relax ਹੋਇਆ ਬੰਦਾ।

ਯਾਰ ਪਤਾ ਕੀ ਸਾਡੇ ਕਾਲ~ ਜਿਹੜੇ college ਵਾਲੇ ਆ ਇਹਨਾਂ ਨੇ ਗ਼ਲਤ ਵੀ ਤੇ ਕਿੰਨਾ ਕੀਤਾ ਨਾ, ਇਹਨੂੰ by train ਜਾਣਾ ਚਾਹੀਦਾ ਸੀਗਾ, ਬਿਲਕੁਲ ਸਿੱਧਾ ਸਫ਼ਰ ਨਹੀਂ ਯਾਰ ਕਿਸੇ ਕੋਲ ਸਹਾਰਾ ਹੁੰਦਾ ਇੰਨੀ ਬਸ ਵਿੱਚ ਇੰਨੀ congested ਹੋਣਾ, ਉੱਤੋਂ ਦੀ ਮੋਡ ਕੱਟ ਹੋਣੇ train ਵਿੱਚ ਜਾਂਦੇ ਨਾ,

ਮੇਰੀ ਮਾਂ ਮੇਰੀ ਮਾਂ ਜਿਸ ਚੀਜ਼ ਦੀ knowledge ਨੀ ਹੁੰਦੀ ਉਹ ਨਾ ਬੋਲਿਆ ਕਰ ਮਾਨਸਾ ਝੀਲ ਜਿਹੜਾ ਉਹ ਵਿਜੈਪੁਰਾ ਹੀ ਆ ਜਿਹੜੀ ਤੂੰ ਗੱਲ ਕਰਦੀ ਪਈ ਆਂ ਉਹ ਜੰਮੂ ਤਵੀ ਹੈਗੀ ਹੈ, ਪਾਗਲ। But ਉਹ ਝੀਲ ਦੇ ਕੋਲ ਥੋੜ੍ਹੀ ਹੈਗਾ ਪਾਗਲ, ਉਹ ਤੇ ਉਹ ਹੈਗਾ ਸੀਗਾ ਜੰਮੂ enter ਕਰਦੇ ਹੀ ਨਾ ਬੜੀ ਬ੍ਰਾਹਮਣਾ ਤੋਂ ਅੱਗੇ ਜੇ ਤੂੰ ਦੇਖੇਂਗੀ ਤੇ ਉੱਧਰ ਆਉਂਦੀ ਹੈਗੀ ਹੈ ਬਾਵੇ, ਬਾਵੇ ਵਾਲੀ ਮਾਤਾ ਠੀਕ ਹੈ, ਉੱਧਰ ਜਿਹੜੀ ਤੂੰ ਝੀਲ ਗੱਲ ਕਰਦੀ ਪਈ ਹੈਂ, ਉਹਨੂੰ ਜੰਮੂ ਤਵੀ ਕਹਿੰਦੇ ਆ। ਅੱਛਾ ਮਾਨਸਰ ਯਾਰ ਮੇਰੀ ਗੱਲ ਸੁਣ ਤੂੰ ਦੋ trip ਨੂੰ mix ਕਿਉਂ ਕਰਦੀ ਪਈ ਹੈਂ ਅੰਮਾ ਜਦੋਂ ਮਾਨਸਰ ਗਏ ਸੀਗੇ, ਅਸੀਂ ਪਿੱਛਲੇ ਤੋਂ ਪਿੱਛਲੇ ਵਾਲੀ trip ਵਿੱਚ ਗਏ ਸੀਗੇ, ਇਸ ਵਾਲੀ trip ਵਿੱਚ ਅਸੀਂ ਮਾਨਸਰ ਨਹੀਂ ਗਏ। ਮੇਰੀ ਮਾਂ ਤੂੰ ਅੱਜ ਦੇ trip ਦੀ ਨੀ ਨੀ ਯਾਰ ਤੇਰਾ ਦਿਮਾਗ ਹੈ ਕਿ ਕੀ ਹੈਗਾ ਅੱਜ ਦੇ trip ਦੀ ਗੱਲ ਨੀ ਕਰਦੀ ਪਈ, ਪਿੱਛਲੀ ਵਾਰੀ ਅਸੀਂ ਗਏ ਸੀਗੇ ਵੈਸ਼ਨੋ ਦੇਵੀ ਉਸ ਤੋਂ ਪਿੱਛਲੀ ਵਾਰੀ ਅਸੀਂ ਮਾਨਸਰ ਘੁੰਮ ਕੇ ਆਏ ਹਾਂ। ਤੈਨੂੰ ਨਾ ਗੋਤੇ ਲਵਾਉਣ ਵਾਲੇ ਹੋ ਜਾਂਦੇ ਆ ਤੇ ਤੈਨੂੰ ਗੁੱਤੋਂ ਫੜਕੇ ਤੈਨੂੰ ਮੈਨੂੰ ਗੋਤੇ ਲਵਾਉਣੇ ਹੈ ਤੈਨੂੰ ਗਰਮੀ ਚੜ੍ਹ ਗਈ ਹੈ ਬਹੁਤੀ।

ਤੂੰ ਦੇਖ ਨਾ ਤੇਰਾ ਤੇ ਸਾਹ ਹੀ ਗੁੰਮ ਹੋ ਗਿਆ ਸੀਗਾ, ਮੈਨੂੰ ਹਜੇ ਵੀ ਹਾਸਾ ਆਇਆ ਕਰਦਾ ਜਦੋਂ ਤੂੰ ਵਿੱਚ ਡੁੱਬ ਗਈ ਸੀਗੀ, ਫਿਰ ਤੇਰਾ ਸਿਰਫ਼ ਹੱਥ ਬਾਹਰ ਆ ਰਿਹਾ ਸੀਗਾ ਯਾਰ ਤੂੰ ਹੈ ਵੀ ਤੇ ਬੋਨੀ ਹੈ। ਸਾਰੀਆਂ ਗੱਲਾਂ ਛੱਡ ਸਾਰੀਆਂ ਗੱਲਾਂ ਛੱਡ ਸੱਚੀ ਦੱਸ ਮੈਂ ਤੈਨੂੰ ਇੱਕ ਇੱਕ ਕਰਕੇ ਪੁੱਛਦੀ ਹਾਂ ਤੈਨੂੰ ਮਜ਼ਾ ਆਇਆ ਕਿ ਨਹੀਂ ਮਜ਼ਾ ਆਇਆ, ਠੀਕ ਹੈ ਜਿਵੇਂ ਅਸੀਂ disco ਵਿੱਚ ਗਏ ਸੀਗੇ, ਠੀਕ ਹੈ disco ਵਾਲੇ club ਵਿੱਚ ਗਏ ਸੀਗੇ ਵੰਡਰਲੈਂਡ, ਪਾਣੀ ਵਾਲਾ ਜਿਹੜਾ disco ਹੈ, ਉਹਦੇ ਵਿੱਚ ਮਜ਼ਾ ਆਇਆ ਸੀ ਤੈਨੂੰ? ਯਾਰ ਇੱਕ ਗੱਲ ਦੇਖੀ ਜਾਏ ਨਾ ਸਾਰੇ ਸਾਡੇ ਨਾ ਭੰਗੜਾ ਦੇਖ ਕੇ ਕਿੰਨਾ fan ਹੋ ਗਏ ਸੀ ਨਾ ਉੱਥੇ ਮਤਲਬ ਕਿ ਲੱਭ ਕਿਸੇ ਨੂੰ ਕੁਛ ਨੀ ਰਿਹਾ ਸੀ but ਜਿਵੇਂ ਸਾਡੇ ਤੇ lights ਪਇਆ ਕਰਦੀਆਂ ਨਾ ਪਾਣੀ ਪਿਆ ਕਰਦਾ ਸੀ ਕਿੰਨਾ ਮਜ਼ਾ ਆਇਆ ਕਰਦਾ ਸੀ ਭੰਗੜਾ ਪਾਉਂਦੇ ਦੂਸਰੇ number ਤੇ ਮੈਂ ਕਹਿੰਦੀ ਹਾਂ ਤੈਨੂੰ slide 'ਚ ਮਜ਼ਾ ਆਇਆ ਸੀ ਜਦੋਂ ਤੂੰ ਯਾਦ ਕਰ ਜਦੋਂ ਤੂੰ ਪੌੜੀਆਂ ਚੜ੍ਹਦੇ ਚੜ੍ਹਦੇ ਹਫ਼ ਗਈ, ਜਦੋਂ ਤੂੰ ਮੈਨੂੰ ਚੀਖੀ ਜਾਇਆ ਕਰਦੀ ਮੰਨਤ ਬਸ ਕਰ ਮੰਨਤ ਕਿੰਨੀ ਉੱਤੇ ਚੜ੍ਹਾਉਣਾ ਹੈ ਮੰਨਤ ਮੈਂ ਥੱਕ ਗਈ ਮੰਨਤ, ਫਿਰ ਜਦੋਂ ਤੈਨੂੰ ਨਾ ਪਿੱਛੋਂ ਦੀ ਮੁਕੇਸ਼ ਨੇ ਹੱਥ ਦੇ ਕੇ ਬੋਲਿਆ ਸੀਗਾ ਤੂੰ ਚੱਲ ਨਿੱਕਲ ਨਿੱਕਲ ਉੱਤੇ ਨਿੱਕਲ, ਹਟ ਨਹੀਂ ਤੇ ਤੂੰ ਚੱਲ ਪਿੱਛੇ ਵਾਪਸ ਤੇ ਅਸੀਂ ਉੱਪਰ ਨੂੰ ਚੱਲੀਏ ਜਦੋਂ ਤੂੰ ਰੋ ਪਈ ਸੀਗੀ ਵਿੱਚ ਕਿ ਵੀ ਕਿ ਮੈਂ ਹੁਣ ਵਾਪਸ ਜਾਵਾਂਗੀ, ਮੈਂ ਨੀ ਵਾਪਸ ਜਾਣਾ ਉੱਪਰ ਚਲੋ ਮੇਰੇ ਨਾਲ ਮੈਨੂੰ ਨੀ ਪਤਾ ਮੈਨੂੰ ਚੁੱਕ ਕੇ ਲੈ ਕੇ ਜਾਓ ਨਹੀਂ ਤੇ ਕੋਈ। ਤੇ ਤੈਨੂੰ ਕਿਹਾ ਸੀਗਾ ਤੂੰ ਇੰਨੀ ਵੀ ਛੋਟੀ ਹੈ ਨੀ ਕਿ ਤੈਨੂੰ ਅਸੀਂ ਗੋਦੀ ਵਿੱਚ ਚੁੱਕ ਕੇ ਲੈ ਜਾਈਏ, ਤੇ ਫਿਰ ਜਦੋਂ ਅਸੀਂ ਉੱਪਰ ਪੁੱਜੇ ਸੀਗੇ, ਤੂੰ ਉੱਪਰ ਜਾ ਕੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਮੈਨੂੰ ਯਾਰ literally ਉਹ scene ਨਾ ਕੈਮਰੇ ਵਿੱਚ add ਕਰਨਾ ਚਾਹੀਦਾ ਸੀ ਯਾਰ, ਮੇਰਾ phone ਹੀ ਨਾ ਪਾਣੀ water proof ਨੀ ਹੈਗਾ, ਨਹੀਂ ਤੇ ਮੈਂ ਤੇਰਾ ਉਹ ਵਾਲਾ scene ਨਾ ਵਿੱਚ ਪਾਉਣਾ ਸੀਗਾ।

ਅੱਜ ਨਾ ਜਿੱਦਾਂ ਹੀ ਤੂੰ ਲੰਘੀ ਹੈ ਨਾ ਮੈਂ ਮੰਮਾ ਨੂੰ scene ਸੁਣਾਇਆ ਕਰਦੀ ਸੀ, ਜਿੱਦਾਂ ਜਿੱਦਾਂ bag ਸਾਰਾ ਸਾਫ਼ ਕਰਿਆ ਕਰਦੀ ਸੀ, ਤੈਨੂੰ ਪਤਾ ਮੇਰੀ ਮੰਮੀ ਨੂੰ ਸਫ਼ਾਈ ਬੜੀ ਪਸੰਦ ਹੈ ਮੈਂ ਸਫ਼ਾਈ ਕਰਿਆ ਕਰਦੀ ਸੀ,

ਸਿਮੀ ਦੇ ਪਾਇਆ ਸੀ ਯਾਰ ਇੱਕ ਗੱਲ ਬੋਲਾਂ, ਮੈਨੂੰ ਸੱਚੀ ਕਹਿ ਰਹੀ ਹਾਂ ਮੈਨੂੰ water park ਵਿੱਚ ਸੱਚੀ ਹੀ ਬੜਾ ਮਜ਼ਾ ਆਇਆ ਤੈਨੂੰ ਪਤਾ ਹੈ ਦੱਸ ਤੂੰ ਯਾਰ ਤੂੰ ਇੱਕ ਚੀਜ਼ miss ਕਰ ਦਿੱਤੀ ਮੈਂ ਤੇ ਜਾਨਵੀ ਗਏ ਸੀਗੇ ਨਾ ਮੈਂ ਜਾਨਵੀ ਸੀਗੇ, ਜਗਤਾਰ ਭਾਜੀ ਸੀਗੇ ਤੇ ਨਾਲ ਹਨਾ ਸਾਹਿਲ ਸੀਗਾ ਤੂੰ ਤੇ ਅਕ~ ਅਕਾਸ਼ ਨਾਲ site ਤੇ ਚਲੇ ਗਈ ਸੀਗੀ, ਅਸੀਂ ਚਾਰੋਂ ਅਸੀਂ ਤਿੰਨਾਂ ਨੇ ਮਿਲ ਕੇ ਨਾ ਇੰਨਾ ਕੁ enjoy ਕੀਤਾ ਨਾ sorry ਤਿੰਨ ਨੀ ਸੀ ਚਾਰ ਯਾਰ ਉੱਥੇ ਇੱਕ ਝੂਲਾ ਲੱਗਿਆ ਸੀਗਾ ਮੈਨੂੰ ਨਾਮ ਨੀ ਚੇਤਾ ਆਇਆ ਕਰਦਾ

ਤੇ ਉਹ ਰੁਕਵਾਕੇ ਨਾ ਸਭ ਤੋਂ ਪਹਿਲੇ ਮੈਨੂੰ ਬਾਹਰ ਕੱਢਿਆ ਕਹਿੰਦੇ ਮਾਰ ਹੁਣ ਉਲਟੀਆਂ ਦਫ਼ਾ ਜਾ, ਹੁਣ ਸਾਨੂੰ ਕਰ ਲੈਣਦੇ ਫਿਰ enjoy ਇਹ ਫਿਰ enjoy ਕਰਨ ਲੱਗ ਪਏ ਹਾਂ।

ਯਾਰ ਮੇਰੀ ਗੱਲ ਸੁਣ ਫਿਰ ਮਤਲਬ ਤੂੰ ਸਾਡੇ ਨਾਲ ਉੱਥੇ ਵੀ ਨੀ haunted house ਵੀ ਨੀ ਗਈ? ਉਹ ਫਿੱਟੇ ਮੂੰਹ ਤੇਰੇ ਯਾਰ, ਤੈਨੂੰ ਮੈਂ ਦੱਸਾਂ haunted house ਵਿੱਚ ਨਾ ਜਿਹੜੀ ਸਾਹਿਲ ਨੂੰ ਚਪੇੜਾਂ ਵੱਜੀਆਂ ਪਤਾ ਤੈਨੂੰ, ਜਿੱਦਾਂ ਜਿੱਦਾਂ ਗੱਡੀ ਚੱਲ ਰਹੀ ਸੀਗੀ ਨਾ ਸਾਨੂੰ train ਵਿੱਚ ਬਿੱਠਾ ਦਿੱਤਾ, Train ਵਿੱਚ ਗੁਫ਼ਾ ਵਿੱਚ ਗਈ ਤੈਨੂੰ ਪਤਾ ਮੈਂ already ਤੈਨੂੰ ਪਤਾ ਸਾਡੇ ਪਠਾਨਕੋਟ ਹੈਗਾ ਨਾ city center mall ਉੱਥੇ haunted house ਹੈਗਾ, ਮੈਨੂੰ ਪਤਾ ਚਪੇੜਾਂ ਵੱਜਦੀਆਂ ਬਸ ਮੈਂ ਨਾ train ਵਿੱਚ ਥੱਲੇ ਚਲੇ ਗਈ ਸਾਹਿਲ ਹੋਣੀ ਪਤਾ, ਤੈਨੂੰ ਪਤਾ ਸਾਹਿਲ ਵੀ ਥੋੜ੍ਹਾ ਮੋਟਾ, ਸਾਹਿਲ ਨੂੰ ਕਦੇ ਅੱਗੋਂ ਚਪੇੜ, ਕਦੇ ਪਿੱਛੇ ਤੋਂ ਚਪੇੜ ਉਹ ਤਾਂ ਨਾ ਮੈਂ ਤੇ ਜਗਤਾਰ ਭਾਜੀ ਨੇ ਮੌਕੇ ਦਾ ਫ਼ਾਇਦਾ ਚੁੱਕਿਆ ਮੈਂ ਵੀ ਮੈਂ ਵੀ ਸਾਹਿਲ ਨੂੰ ਚਪੇੜ ਮਾਰਿਆ ਕਰਦੀ ਕਦੇ ਅੱਗੋਂ ਕਦੇ ਪਿੱਛੋਂ, ਮੈਂ ਕਿਹਾ ਸਾਹਿਲ ਹਾਂ ਤੈਨੂੰ ਭੂਤ ਚਪੇੜ ਮਾਰਦੀ ਯਾਰ ਸਾਹਿਲ ਬਾਹਰ ਆ ਕੇ ਲਾਲ ਹੋ ਗਿਆ ਸੀਗਾ ਗੁੱਸੇ ਵਿੱਚ ਉਹ ਪਤਾ ਕਹਿੰਦਾ ਕਹਿੰਦਾ ਮੇਰੀ ticket ਵਾਪਸ ਕਰੋ, ਮੈਂ ਨੀ ਉਹ ਇੱਥੇ ਰਹਿਣਾ ਮੇਰੀ ticket ਵਾਪਸ ਕਰੋ ਮੈਨੂੰ ਇੰਨੀ ਚਪੇੜਾਂ ਪਈਆਂ ਅੰਦਰ ਤੇ ਨਾ ticket ਵਾਲੇ ਭਾਈ ਨਾਲ ਆਈਏ ਭਾਈ ਨੇ ਇਸ਼ਾਰਾ ਕਰਿਆ ਕਹਿੰਦੇ ਚੁੱਪ ਰਹੀਂ ਅਸੀਂ ਮਾਰੀਆਂ, ਚੁੱਪ ਰਹੀਂ ਅਸੀਂ ਮਾਰੀਆਂ

ਤੂੰ ਸਾਡੇ ਨਾਲ ਝੂਲੇ ਲੈਣ ਵੀ ਨੀ ਗਈ ਮਤਲਬ ਤੂੰ ਫਿਰ ਉੱਥੇ mall ਵਿੱਚ ਗਈ ਆਂ ਉੱਥੇ?

ਯਾਰ ਮੈਨੂੰ ਸ਼ਰੂਰ ਚੜ੍ਹ ਜਾਂਦਾ ਹੈ, ਤੈਨੂੰ ਪਤਾ ਮੇਰੇ ਨਾ ਪਿੱਛੇ ਜਿਹੇ ਹੀ madam ਦਾ ਵਿਆਹ ਸੀਗਾ ਤੇ madam ਪਤਾ ਕੀ ਕਹਿੰਦੀ ਯਾਰ ਮੰਨਤ ਤੂੰ ਦਾਰੂ ਪੀਤੀ ਹੈਗੀ ਆ, ਮੈਂ ਕਿਹਾ ਨਹੀਂ madam ਕਹਿੰਦੀ ਤੂੰ ਏਦਾਂ ਨਸ਼ੇੜੀ ਵਾਲੀਆਂ ਹਰਕਤਾਂ ਕਿਉਂ ਕਰਦੀ, ਮੈਂ ਕਿਹਾ ma'am ਮੈਨੂੰ ਸ਼ਰੂਰ ਚੜ੍ਹ ਜਾਂਦਾ, ਜੇ ਮੈਂ ਇੱਕ ਵਾਰੀ ਹਾਸਾ ਮਜਾਕ ਕਰ ਲਵਾਂ ਨਾ ਫਿਰ ਮੈਂ control ਤੋਂ ਬਾਹਰ ਹੋ ਜਾਂਦੀ ਹਾਂ, ਫਿਰ ਮੈਨੂੰ ਹੁੰਦਾ ਹੈ ਕਿ ਮੈਂ ਬਸ ਹਾਸਾ ਮਜਾਕ ਕਰੀ ਜਾਵਾਂ ਕਰੀ ਜਾਵਾਂ ਤੂੰ ਮੰਨੇਗੀ ਜਦੋਂ ਅਸੀਂ mall ਵਿੱਚ ਗਏ ਸੀਗੇ ਨਾ, ਯਾਰ ਸਾਹਿਲ ਨੇ ਜਿਹੜੀ ਉੱਥੇ ਤਮਾਸ਼ਬੀਨੀ ਪਾਈ ਦੀ ਸੀ ਸਾਹਿਲ ਪਤਾ ਜਾਨਵੀ ਨੂੰ ਕਹਿੰਦਾ ਦੀਦੀ ਦੀਦੀ ਮੇਰੇ ਕੋ ਜੇ ਵਾਲਾ toy ਲਾ ਦਓ, ਜਗਤਾਰ ਨੂੰ ਕਹਿੰਦਾ ਪਾਪਾ ਪਾਪਾ ਮੇਰੇ ਕੋ ਜੇ ਵਾਲਾ toy ਲਾ ਦਓ ਪਤਾ ਤੈਨੂੰ ਉਹਦੀ ਲੱਤਾਂ ਫੜਕੇ ਬਹਿ ਗਏ ਨਹੀਂ ਜਗਤਾਰ ਭਾਜੀ, ਦੇਖ ਤੈਨੂੰ ਪਤਾ ਜਗਤਾਰ ਭਾਜੀ ਕਿੰਨੇ ਲੰਬੇ ਹੈਗੇ ਆ, ਸਾਹਿਲ ਨੇ ਜਗਤਾਰ ਭਾਜੀ ਦੀ ਯਾਰ ਉੱਥੇ ਇੰਨੀ ਇੰਨੀ ਦੂਰੋਂ ਦੂਰੋਂ ਲੋਕੀ ਆਏ ਨੇ, ਸਾਡਾ ਤਮਾਸ਼ਾ ਦੇਖਣ ਉੱਤੋਂ ਮੈਂ ਕਵਾਂ ਸਾਹਿਲ ਨੂੰ, ਨਾ ਮੇਰਾ ਪੁੱਤ ਤੂੰ ਤੇ ਮੇਰੀ ਭੂਆ ਦਾ ਗੱਲ ਮੰਨਦਾ ਹੁੰਦਾ ਹੈ, ਚੱਲ ਮੇਰਾ ਪੁੱਤ ਘਰ ਚੱਲੀਏ ਇਹ ਬੜੇ ਮਹਿੰਗੇ ਮਹਿੰਗੇ ਹੈਗੇ ਆ, ਇਹ ਨਾਲ ਲੋਕਾਂ ਨੂੰ ਵੇਚਣ ਵਾਸਤੇ ਥੋੜ੍ਹੀ ਹੈਗੇ ਆ, ਇਹਨਾਂ ਨੇ ਏਦਾਂ ਹੀ ਦਿਖਾਉਣ ਵਾਸਤੇ ਲਾਏ ਹੋਏ ਆ ਸਾਹਿਲ ਨੇ ਤੇ ਮੈਂ ਉੱਤੋਂ ਤੈਨੂੰ ਪਤਾ ਹੈ ਜਾਨਵੀ ਨੇ ਸਾਡੀ video ਬਣਾਈ ਹੈ, ਰੁੱਕ ਮੈਂ group ਵਿੱਚ message ਕਰਦੀ ਹਾਂ ਜਾਨਵੀ ਨੂੰ ਕਿ ਜਾਨਵੀ ਸਾਡੀ video ਭੇਜ mall ਵਾਲੀ, ਯਾਰ ਮੈਂ ਕਹਿਨੀ ਹਾਂ end scene ਹੋਇਆ ਸੀ ਉਸ time ਤੇ, ਤੂੰ ਅਗਰ ਹੁੰਦੀ ਨਾ ਉੱਥੇ ਮਤਲਬ ਸਾਡੇ ਨਾਲ, ਤੂੰ ਵੀ ਚੀਖਾਂ ਮਾਰ ਮਾਰ ਕੇ ਹੱਸਣਾ ਸੀਗਾ, ਸਾਹਿਲ ਪਤਾ ਲੰਮੇ ਪੈ ਗਿਆ ਸੀ ਥੱਲੇ, ਹਮ ਮੈਂ ਪੂਰੇ college ਵਿੱਚ ਰੌਲਾ ਪਾਉਣਾ, ਤੂੰ ਮੈਨੂੰ ਆ ਤੇ ਲੈਣ ਦੇ ਪਰਸੋਂ ਮੈਂ ਕਹਿਣਾ ਜਿੱਦਾਂ ਮੈਂ ਕਿਹਾ ਨਾ ਸਾਹਿਲ ਪੁੱਤਰ ਪਾਪਾ ਨੇ ਲਾ ਕੇ ਦੀਆ ਆਪ ਕੋ ਸਮਾਨ ਦੇਖੀ ਜਾਈਂ ਤੂੰ, ਯਾਰ madam ਕਹਿਆ ਕਰਦੀ ਆ ਅਗਲੀ ਵਾਰੀ trip ਬਣਾਇਆ ਕਰਦਾ ਇਹ ਪਤਾ ਕਿੱਧਰ ਦਾ ਮੈਕਲੋਗੜ ਮੈਕਲੋਡਗੰਜ ਦਾ ਜਾਂ ਤੇ ਮੈਕਲੋਡਗੰਜ ਜਾਣਗੇ ਜਾਂ ਇਹ ਤ੍ਰਿਉਂਡ ਜਾਣਗੇ tracking ਕਰਨ ਕਿਉਂਕਿ ਨਾ madam ਕਹਿੰਦੀ ਹੁਣ ਅਸੀਂ ਚੱਲ ਗਏ ਹੈਗੇ ਹਾਂ ਉੱਥੇ ਜੰਮੂ ਵਾਲੀ side ਵੀ ਚਲੇ ਗਏ ਹਾਂ, ਅਸੀਂ ਪੰਜਾਬ ਵਾਲੀ side ਵੀ ਚਲੇ ਗਏ ਹਾਂ, ਇਸ ਵਾਰੀ ਕਹਿੰਦੇ ਹਿਮਾਚਲ ਵਾਸਤੇ plan ਕਰਿਆ ਕਰਦੇ ਹਾਂ ਮੈਂ ਕਹਿੰਦੀ ਹਾਂ ਸਿਮੀ ਜੇ ਇਹਨਾਂ ਨੇ ਸੱਚੀਂ ਤ੍ਰਿਉਂਡ ਵਾਲਾ ਬਣਾ ਦਿੱਤਾ ਨਾ ਬੇਸ਼ਕ ਇੱਕ ਬੰਦੇ ਦਾ ਖ਼ਰਚਾ ਤਿੰਨ ਹਜ਼ਾਰ ਰੁਪਇਆ ਆਉਣਾ ਹੈ ਪਰ ਮੈਂ ਕਹਿੰਦੀ ਹਾਂ ਯਾਰ end level ਵਾਲੀ trekking ਹੋਣੀ ਆਂ ਸਾਡੀ ਯਾਰ ਤੂੰ ਮੰਨੇਗੀ ਉੱਥੇ ਨਾ ਤੂੰ ਮਜ਼ੇ ਨਾਲ ਨਾ bonfire ਕਰ ਸਕਦੀ ਆਂ ਮਤਲਬ ਅੱਗ ਜਾਲ ਜਲਾ ਕੇ ਤੈਨੂੰ ਪਤਾ ਹੈ ਜਗਤਾਰ ਭਾਜੀ ਕਿੰਨੇ ਸਹੀ singing ਕਰਦੇ ਹੈਗੇ ਆ ਜਗਤਾਰ ਭਾਜੀ ਨੇ singing ਕਰ ਸਕਦੇ ਹੈਗੇ ਹੈ, ਅਕਾਸ਼ ਸਾਡਾ guitar ਬਜਾ ਸਕਦਾ ਹੈ, ਤੇ ਤੈਨੂੰ ਪਤਾ ਹੈ ਮੋਟਾ ਹੈਗਾ ਸਾਡਾ ਤਬਲਾ ਬਜਾਉਣ ਵਾਸਤੇ ਅਸੀਂ ਇਹਨਾਂ ਨੂੰ ਬਜਾ ਕੇ ਨਾ ਯਾਰ ਉੱਥੇ dance ਕਰਨਾ, ਮੇਰਾ ਬੜਾ ਮਨ ਕਰਿਆ ਕਰਦਾ ਉੱਥੇ ਜਾ ਕੇ bonfire ਕਰਨ ਦਾ ਕਹਿ ਤੇ ਰਹੀ ਹਾਂ ਮੈਂ ਮੈਨੂੰ ਤੈਨੂੰ ਪਤਾ ਮੈਨੂੰ dance ਦਾ ਬੜਾ ਸੌਂਕ ਹੈ ਪਰ ਨਾ ਉੱਥੇ ਨਾ ਇੱਕ ਬੜਾ ਚੀਜ਼ ਮਹਿੰਗੀ ਹੈਗੀ ਹੈ, ਉੱਥੇ ਨਾ ਜਿਹੜੀ ਉਹ ਟੈਂਟ ਮਿਲਦੇ ਆ ਨਾ, ਉਹ ਅੱਠ ਅੱਠ ਸੌ ਦੇ ਮਿਲਦੇ ਆ ਮੈਂ ਤਾਂ ਹੀ ਕਹਿ ਰਹੀ ਹਾਂ, ਇੱਕ ਬੰਦੇ ਦਾ ਖ਼ਰਚਾ ਤਿੰਨ ਤਿੰਨ ਹਜ਼ਾਰ ਹੋਣਾ ਹੀ ਹੋਣਾ ਹੈਗਾ, ਆਉਣ ਜਾਣ ਦਾ ਹੀ ਬਸ, ਤੇ ਮੈਂ ਕਹਿੰਦੀ ਹੈਗੀ ਹਾਂ ਯਾਰ ਤੂੰ ਮੰਨੇਗੀ ਤ੍ਰਿਉਂਡ ਇੱਕ restaurant ਹੈਗਾ ਹੈ end level ਵਾਲਾ restaurant ਹੈ, ਜੇ ਤੇ ਨਾ ਇਸ ਜੋ ਜਿਹੜੇ ਸਾਡੇ college ਵਾਲਿਆਂ ਨੇ ਇਸ ਵਾਰੀ ਜੇ plan ਕਰ ਲਿਆ ਨਾ trip ਮੈਂ ਕਹਿੰਦੀ ਹਾਂ ਸਿਮੀ ਜੇ ਤੂੰ ਇਸ ਵਾਰੀ ਰੌਲਾ ਪਾਇਆ ਨਾ, ਜਿੱਦਾਂ ਤੈਨੂੰ ਹੁਣ ਇਸ ਵਾਰੀ ਵੰਡਰਲੈਂਡ ਵਾਸਤੇ ਕਿੰਨਾ ਮਨਾਉਣਾ ਪਿਆ ਕਿ ਸਿਮੀ ਚੱਲ ਸਿਮੀ ਚੱਲ ਤੇ ਤੇਰੀ ਮੰਮੀ ਕੋਲੋਂ ਮੈਂ ਪੈਸੇ ਦਵਾਏ ਹੈਗੇ ਆ ਕਿ ਚੱਲ ਸਿਮੀ ਨੇ ਜਾਣਾ ਹੈ ਇੱਥੇ ਤੇ ਸਿਰਫ਼ ਤੇਰਾ ਲੱਗਿਆ ਹਜ਼ਾਰ ਰੁਪਇਆ ਮੈਂ ਕਹਿੰਦੀ ਹਾਂ ਉੱਥੇ ਤੇਰੇ ਜ਼ਿਆਦਾ ਪੈਸੇ ਲੱਗਣੇ ਆਂ ਤੇ ਹੁਣ ਤੋਂ ਪੈਸੇ ਜੋੜਨਾ ਸ਼ੁਰੂ ਕਰ ਦੇ ਕਿ ਮੈਨੂੰ ਲੱਗ ਰਿਹਾ ਕਿ ਅਗਲੇ semester ਵਿੱਚ ਹੀ ਲੈ ਜਾਣਾ ਤੇ ਇਹ ਤੈਨੂੰ ਪਤਾ ਹੈ ਇਹ semester ਕਿੰਨਾ ਤਿੰਨ ਮਹੀਨੇ ਦਾ ਤਾਂ semester ਰਹਿ ਗਿਆ ਹੈ ਮਤਲਬ ਕਿ ਤਿੰਨ ਮਹੀਨੇ ਦਾ ਇਹ ਰਹਿ ਗਿਆ, ਅਗਲੇ ਇਹਨਾਂ ਨੇ ਕਹਿ ਦਿੱਤਾ ਹੈਗਾ ਕਿ ਸਾਨੂੰ ਅਸੀਂ ਸਰਦੀਆਂ ਵਿੱਚ ਨਹੀਂ ਜਾਣਾ, ਆਉਂਦੀਆਂ ਗਰਮੀਆਂ ਵਿੱਚ ਚਲੇ ਜਾਣਾ ਮਤਲਬ ਕਿ ਇਹਨਾਂ ਨੇ ਮਾਰਚ ਤੇ ਅਪ੍ਰੈਲ ਵਿੱਚ ਬਣਾ ਲੈਣਾ ਹੈ scheme ਤੇ ਤੂੰ ਖੁੱਦ ਸੋਚ ਲੈ ਤੇ system set ਕਰ ਲਾ ਆਪਣਾ। ਯਾਰ ਹਿਮਾਚਲ ਪਤਾ ਕਿੰਨੀ ਸਹੀ ਚੀਜ਼ ਹੈਗੀ ਹੈ ਘੁੰਮਣ ਵਾਸਤੇ ਤੂੰ ਮੈਕਲੋ ਗਈ ਆਂ? ਬਸ ਫਿਰ ਤੂੰ ਬੇਵਕੂਫ਼ ਹੈਗੀ ਹੈਂ, ਫਿਰ ਤੂੰ ਹਿਮਾਚਲ ਦੇ trip ਨੂੰ ਮੰਨਦੀ ਹੀ ਨੀ ਆਂ ਸਿਮੀ ਜੇ ਤੂੰ ਚੱਲ ਜੇ ਹਿਮਾਚਲ ਵਾਲੇ ਪਾਸੇ ਯਾਰ ਇੱਕ ਇੱਕ ਰੁਪਏ ਦਾ pollution ਨਹੀਂ ਆਂ ਉੱਥੇ ਇੱਕ ਰੁਪਏ ਦੀ traffic ਨਹੀਂ ਆਂ, ਯਾਰ ਇੰਨੀ ਕੁ ਸਾਂਤ ਜਗ੍ਹਾ ਨਾ

ਯਾਰ ਚੁੱਪ ਕਰ ਜਾ, ਅੱਛਾ ਸਿਮੀ ਮੇਰੀ ਗੱਲ ਸੁਣ ਤੂੰ ਕਿੱਥੇ ਪੁੱਜੀ ਹੈ? ਆਹ ਮੇਰਾ ਨਾਮ ਲੈ ਲਈਂ, ਤੇਰੀ ਬੇਬੇ ਮੈਨੂੰ ਜਾਣਦੀ ਹੈ ਉਹ ਗੱਲ ਵੱਖਰੀ ਹੈ ਤੂੰ ਬਦਨਾਮੀ ਦੇ ਨਾਮ 'ਚ ਤੈਨੂੰ ਪਤਾ ਹੈ, ਤੇਰੇ ਤੇਰਾ ਬਾਪੂ ਪਤਾ ਕੀ ਕਹਿੰਦਾ ਹੈ, ਮੇਰੀ ਸਿਮੀ ਇੰਨੀ ਸਰੀਫ਼ ਸੀ ਇਹ ਵਿਗੜੀ ਹੈ ਨਾ ਇਹ ਮੰਨਤ ਨਾਲ ਰਹਿ ਰਹਿ ਕੇ ਵਿਗੜ ਗਈ ਹੈ, ਚੱਲ ਚੱਲ phone ਕੱਟ ਤੇ ਤੇਰਾ ਬਾਪੂ ਤੇਰੇ ਬਾਪੂ ਨੇ ਆ ਜਾਣਾ ਨਾਲ ਹੀ ਮੈਨੂੰ ਫੰਡ ਦੇਣਾ bye bye bye bye bye bye ਨਿੱਕਲ। ਸਾਫ ਸਫਾਈ ਮਨੁੱਖ ਲਈ ਬਹੁਤ ਜ਼ਰੂਰੀ ਗੁਣ ਹੈ, ਵਿਭਿੰਨ ਤਰ੍ਹਾ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਇਹ ਸਭ ਤੋਂ ਸੌਖਾ ਅਤੇ ਵਧੀਆ ਉਪਾਅ ਮੰਨਿਆ ਜਾਂਦਾ ਹੈ। ਸੁਖੀ ਜੀਵਨ ਦੀ ਆਧਾਰ-ਸ਼ਿਲਾ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 ਪਾਣੀ ਜਮ੍ਹਾ ਨਾ ਹੋਣ ਦੇਣ, ਕੂੜਾ ਅਤੇ ਗੰਦਗੀ ਸੁੱਟਣ ਲਈ ਕੂੜੇ ਦਾਨ ਦਾ ਪ੍ਰਯੋਗ ਕਰਨ, ਆਦਿ ਦੁਆਰਾ ਅਸੀਂ ਆਪਣੇ ਘਰ ਨੂੰ ਸਾਫ ਸੁਥਰਾ ਰੱਖ ਸਕਦੇ ਹਾਂ। ਸਿਰਫ ਘਰ ਹੀ ਨਹੀਂ ਆਲਾ-ਦੁਆਲਾ ਸਾਫ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜੇ ਘਰ ਸਾਫ ਹੋਵੇ ਪਰ ਆਲੇ ਦੁਆਲੇ ਗੰਦਗੀ ਹੋਵੇ ਤਾਂ ਮੱਖੀਆਂ, ਮੱਛਰ ਇਸ ਗੰਦਗੀ ਤੋਂ ਕੀਟਾਣੂੰ ਘਰ ਅੰਦਰ ਦਾਖਲ ਕਰਕੇ ਬੀਮਾਰੀਆਂ ਫੈਲਾਉਂਦੇ ਹਨ। ਇਸ ਲਈ ਆਲੇ ਦੁਆਲੇ ਦੀ ਸਫਾਈ ਵੀ ਘਰ ਦੀ ਸਫਾਈ ਦੇ ਸਮਾਨ ਹੀ ਮਹੱਤਵ ਰੱਖਦੀ ਹੈ। ਉਹ ਸਾਨੂੰ ਕੂੜਾ ਕਰਕਟ ਬਾਹਰ ਨਾਲੀਆਂ ਵਿੱਚ ਨਹੀਂ ਸੁੱਟਣਾ ਚਾਹੀਦਾ। ਗਲੀਆਂ, ਨਾਲੀਆਂ ਆਦਿ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।॥ ਨਦੀਆਂ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 ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ਭਾਰਤ ਦੇ ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਜੀ ਸਾਫ ਸਫਾਈ ਦੇ ਮਹੱਤਵ 'ਤੇ ਬਹੁਤ ਜ਼ੋਰ ਦਿੰਦੇ ਸਨ। ਇਸ ਲਈ ਦੋ ਅਕਤੂਬਰ ਦੋ ਹਜ਼ਾਰ ਚੋਦਾਂ ਈਸਵੀ ਨੂੰ

ਭਾਰਤ ਸਰਕਾਰ ਦੁਆਰਾ ਰਾਸ਼ਟਰੀ ਪੱਧਰ 'ਤੇ ਚਲਾਈ ਗਈ, ਇੱਕ ਮੁਹਿੰਮ ਹੈ। ਜਿਸਦਾ ਉਦੇਸ਼ ਭਾਰਤ ਦੀਆਂ ਗਲੀਆਂ, ਸੜਕਾਂ ਆਦਿ ਨੂੰ ਸਾਫ ਸੁਥਰਾ ਰੱਖਣਾ ਹੈ। ਇਸ ਲਈ ਭਾਰਤੀ ਲੋਕਾਂ ਖਾਸ ਤੌਰ 'ਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ, ਉਹਨਾ ਨੂੰ ਸਾਫ ਵਾਤਾਵਰਨ ਮੁਹੱਇਆ ਕਰਵਾਏ ਜਾਣ ਦੀ ਲੋੜ ਹੈ। ਇਸੇ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ, ਸ੍ਰੀ ਨਰਿੰਦਰ ਮੋਦੀ ਜੀ ਨੇ ਆਪ ਇਸ ਮੁੰਹਿਮ ਦੀ ਸੁਰੂਆਤ ਕੀਤੀ। ਉਹਨਾ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਹੋਣ ਕਾਰਨ ਸਾਡੀ ਸਭ ਦੀ ਸਮਾਜਿਕ ਜ਼ਿੰਮੇਵਾਰੀ ਹੈ ਕਿ ਅਸੀਂ ਦੋ ਹਜ਼ਾਰ ਉੱਨੀ ਤੱਕ ਮਹਾਤਮਾ ਗਾਂਧੀ ਜੀ ਦੀ ਇੱਕ ਸੌ ਪੰਜਾਹਵੀਂ ਜੈਯੰਤੀ ਮਨਾਏ ਜਾਣ ਤੱਕ, ਉਹਨਾ ਦੇ ਸਾਫ ਭਾਰਤ ਦੇ ਸੁਪਨੇ ਨੂੰ ਸਾਕਾਰ ਕਰੀਏ। ਇਹੀ ਸਾਡੀ ਮਹਾਤਮਾ ਗਾਂਧੀ ਪ੍ਰਤੀ ਸੱਚੀ ਸਰਧਾਂਜ਼ਲੀ ਹੋਵੇਗੀ। ਇਸ ਲਈ ਸਾਨੂੰ ਆਪਣੇ ਦੇਸ਼ ਭਾਰਤ ਨੂੰ ਸਾਫ ਬਣਾਏ ਰੱਖਣ ਵਿੱਚ

ਜਦੋਂ ਭਾਰਤ ਸੱਚਮੁੱਚ ਹੀ ਸਾਫ ਸੁਥਰਾ ਦੇਸ਼ ਬਣ ਜਾਵੇਗਾ ਅਤੇ ਇਸ ਦੇ ਵਾਸੀ ਸਿਹਤ ਪੱਖੋ ਤੰਦਰੁਸਤ ਹੋਣਗੇ। ਸੋ ਆਓ ਆਪਾਂ ਇਕੱਠੈ ਹੋ ਕੇ ਪ੍ਰਣ ਕਰੀਏ ਅਤੇ ਆਪਣਾ ਆਲਾ ਦੁਆਲਾ ਅਤੇ ਵਾਤਾਵਰਨ ਸਾਫ ਸੁਥਰਾ ਰੱਖੀਏ। ਕਿਉਂਕਿ ਸਾਰੇ ਰੋਗਾਂ ਦੀ ਇੱਕ ਦਵਾਈ, ਘਰ ਵਿੱਚ ਰੱਖੋ ਸਾਫ ਸਫਾਈ। ਸਾਫ ਸਫਾਈ ਮਨੁੱਖ ਲਈ ਬਹੁਤ ਜ਼ਰੂ੍ਰੀ ਗੁਣ ਹੈ। ਵਿਭਿੰਨ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਇਹ ਸਭ ਤੋਂ ਸੌਖਾ ਅਤੇ ਵਧੀਆ ਉਪਾਅ ਮੰਨਿਆ ਜਾਂਦਾ ਹੈ। ਸੁਖੀ ਜੀਵਨ ਦੀ ਆਧਾਰ-ਸ਼ਿਲਾ ਸਾਫ ਸਫਾਈ ਨੂੰ ਮੰਨਿਆ ਜਾਂਦਾ ਹੈ। ਇਸ ਦੁਆਰਾ ਅਸੀਂ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

ਆਪਣੇ ਘਰ ਦੇ ਹਰੇਕ ਕਮਰੇ ਜਿਵੇਂ ਕਿ ਰਸੋਈ ਘਰ, ਇਸ਼ਨਾਨ ਘਰ ਆਦਿ ਨੂੰ ਸਾਫ ਰੱਖਣ, ਪਾਣੀ ਜਮ੍ਹਾ ਨਾ ਹੋਣ ਦੇਣ, ਕੂੜਾ ਅਤੇ ਗੰਦਗੀ ਸੁੱਟਣ ਲਈ ਕੂੜੇ ਦਾਨ ਦਾ ਪ੍ਰਯੋਗ ਕਰਨ, ਆਦਿ ਦੁਆਰਾ ਅਸੀਂ ਆਪਣੇ ਘਰ ਨੂੰ ਸਾਫ ਸੁਥਰਾ ਰੱਖ ਸਕਦੇ ਹਾਂ। ਸਿਰਫ ਘਰ ਹੀ ਨਹੀਂ ਆਲਾ-ਦੁਆਲਾ ਸਾਫ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜੇ ਘਰ ਸਾਫ ਹੋਵੇ ਪਰ ਆਲੇ ਦੁਆਲੇ ਗੰਦਗੀ ਹੋਵੇ ਤਾਂ ਮੱਖੀਆਂ, ਮੱਛਰ, ਇਸ ਗੰਦਗੀ ਤੋਂ ਕੀਟਾਣੂੰ ਘਰ ਅੰਦਰ ਦਾਖਲ ਕਰਕੇ ਬੀਮਾਰੀਆਂ ਫੈਲਾਉਂਦੇ ਹਨ। ਇਸ ਲਈ ਆਲੇ ਦੁਆਲੇ ਦੀ ਸਫਾਈ ਵੀ ਘਰ ਦੀ ਸਫਾਈ ਦੇ ਸਮਾਨ ਹੀ ਮਹੱਤਵ ਰੱਖਦੀ ਹੈ। ਉਹ ਸਾਨੂੰ ਕੂੜਾ ਕਰਕਟ ਬਾਹਰ ਨਾਲੀਆਂ ਵਿੱਚ ਨਹੀਂ ਸੁੱਟਣਾ ਚਾਹੀਦਾ। ਗਲੀਆਂ, ਨਾਲੀਆਂ ਆਦਿ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।॥ ਨਦੀਆਂ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 ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ਭਾਰਤ ਦੇ ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਜੀ ਸਾਫ ਸਫਾਈ ਦੇ ਮਹੱਤਵ 'ਤੇ ਬਹੁਤ ਜ਼ੋਰ ਦਿੰਦੇ ਸਨ। ਇਸ ਲਈ ਦੋ ਅਕਤੂਬਰ ਦੋ ਹਜ਼ਾਰ ਚੋਦਾਂ ਈਸਵੀ ਨੂੰ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 ਭਾਰਤ ਸਰਕਾਰ ਦੁਆਰਾ ਰਾਸ਼ਟਰੀ ਪੱਧਰ 'ਤੇ ਚਲਾਈ ਗਈ, ਇੱਕ ਮੁਹਿੰਮ ਹੈ। ਜਿਸਦਾ ਉਦੇਸ਼ ਭਾਰਤ ਦੀਆਂ ਗਲੀਆਂ, ਸੜਕਾਂ ਆਦਿ ਨੂੰ ਸਾਫ ਸੁਥਰਾ ਰੱਖਣਾ ਹੈ। ਇਸ ਲਈ ਭਾਰਤੀ ਲੋਕਾਂ ਖਾਸ ਤੌਰ 'ਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ, ਉਹਨਾ ਨੂੰ ਸਾਫ ਵਾਤਾਵਰਨ ਮੁਹੱਇਆ ਕਰਵਾਏ ਜਾਣ ਦੀ ਲੋੜ ਹੈ। ਇਸੇ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ, ਸ੍ਰੀ ਨਰਿੰਦਰ ਮੋਦੀ ਜੀ ਨੇ ਆਪ ਇਸ ਮੁੰਹਿਮ ਦੀ ਸੁਰੂਆਤ ਕੀਤੀ। ਉਹਨਾ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਹੋਣ ਕਾਰਨ ਸਾਡੀ ਸਭ ਦੀ ਸਮਾਜਿਕ ਜ਼ਿੰਮੇਵਾਰੀ ਹੈ ਕਿ ਅਸੀਂ ਦੋ ਹਜ਼ਾਰ ਉੱਨੀ ਤੱਕ ਮਹਾਤਮਾ ਗਾਂਧੀ ਜੀ ਦੀ ਇੱਕ ਸੌ ਪੰਜਾਹਵੀਂ ਜੈਯੰਤੀ ਮਨਾਏ ਜਾਣ ਤੱਕ, ਉਹਨਾ ਦੇ ਸਾਫ ਭਾਰਤ ਦੇ ਸੁਪਨੇ ਨੂੰ ਸਾਕਾਰ ਕਰੀਏ। ਇਹੀ ਸਾਡੀ ਮਹਾਤਮਾ ਗਾਂਧੀ ਪ੍ਰਤੀ ਸੱਚੀ ਸਰਧਾਂਜ਼ਲੀ ਹੋਵੇਗੀ। ਇਸ ਲਈ ਸਾਨੂੰ ਆਪਣੇ ਦੇਸ਼ ਭਾਰਤ ਨੂੰ ਸਾਫ ਬਣਾਏ ਰੱਖਣ ਵਿੱਚ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 ਜਦੋਂ ਭਾਰਤ ਸੱਚਮੁੱਚ ਹੀ ਸਾਫ ਸੁਥਰਾ ਦੇਸ਼ ਬਣ ਜਾਵੇਗਾ ਅਤੇ ਇਸ ਦੇ ਵਾਸੀ ਸਿਹਤ ਪੱਖੋ ਤੰਦਰੁਸਤ ਹੋਣਗੇ। ਸੋ ਆਓ ਆਪਾਂ ਇਕੱਠੈ ਹੋ ਕੇ ਪ੍ਰਣ ਕਰੀਏ ਅਤੇ ਆਪਣਾ ਆਲਾ ਦੁਆਲਾ ਅਤੇ ਵਾਤਾਵਰਨ ਸਾਫ ਸੁਥਰਾ ਰੱਖੀਏ। ਕਿਉਂਕਿ ਸਾਰੇ ਰੋਗਾਂ ਦੀ ਇੱਕ ਦਵਾਈ, ਘਰ ਵਿੱਚ ਰੱਖੋ ਸਾਫ ਸਫਾਈ। ਸਾਫ ਸਫਾਈ ਮਨੁੱਖ ਲਈ ਬਹੁਤ ਜ਼ਰੂ੍ਰੀ ਗੁਣ ਹੈ। ਵਿਭਿੰਨ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਇਹ ਸਭ ਤੋਂ ਸੌਖਾ ਅਤੇ ਵਧੀਆ ਉਪਾਅ ਮੰਨਿਆ ਜਾਂਦਾ ਹੈ। ਸੁਖੀ ਜੀਵਨ ਦੀ ਆਧਾਰ-ਸ਼ਿਲਾ ਸਾਫ ਸਫਾਈ ਨੂੰ ਮੰਨਿਆ ਜਾਂਦਾ ਹੈ। ਇਸ ਦੁਆਰਾ ਅਸੀਂ ਆ~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

ਆਪਣੇ ਘਰ ਦੇ ਹਰੇਕ ਕਮਰੇ ਜਿਵੇਂ ਕਿ ਰਸੋਈ ਘਰ, ਇਸ਼ਨਾਨ ਘਰ ਆਦਿ ਨੂੰ ਸਾਫ ਰੱਖਣ, ਪਾਣੀ ਜਮ੍ਹਾ ਨਾ ਹੋਣ ਦੇਣ, ਕੂੜਾ ਅਤੇ ਗੰਦਗੀ ਸੁੱਟਣ ਲਈ ਕੂੜੇ ਦਾਨ ਦਾ ਪ੍ਰਯੋਗ ਕਰਨ, ਆਦਿ ਦੁਆਰਾ ਅਸੀਂ ਆਪਣੇ ਘਰ ਨੂੰ ਸਾਫ ਸੁਥਰਾ ਰੱਖ ਸਕਦੇ ਹਾਂ। ਸਿਰਫ ਘਰ ਹੀ ਨਹੀਂ ਆਲਾ-ਦੁਆਲਾ ਸਾਫ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜੇ ਘਰ ਸਾਫ ਹੋਵੇ ਪਰ ਆਲੇ ਦੁਆਲੇ ਗੰਦਗੀ ਹੋਵੇ, ਤਾਂ ਮੱਖੀਆਂ, ਮੱਛਰ, ਇਸ ਗੰਦਗੀ ਤੋਂ ਕੀਟਾਣੂੰ ਘਰ ਅੰਦਰ ਦਾਖਲ ਕਰਕੇ ਬੀਮਾਰੀਆਂ ਫੈਲਾਉਂਦੇ ਹਨ। ਇਸ ਲਈ ਆਲੇ ਦੁਆਲੇ ਦੀ ਸਫਾਈ ਵੀ ਘਰ ਦੀ ਸਫਾਈ ਦੇ ਸਮਾਨ ਹੀ ਮਹੱਤਵ ਰੱਖਦੀ ਹੈ। ਉਹ ਸਾਨੂੰ ਕੂੜਾ ਕਰਕਟ ਬਾਹਰ ਨਾਲੀਆਂ ਵਿੱਚ ਨਹੀਂ ਸੁੱਟਣਾ ਚਾਹੀਦਾ। ਗਲੀਆਂ, ਨਾਲੀਆਂ ਆਦਿ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।॥ ਨਦੀਆਂ

ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ਭਾਰਤ ਦੇ ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਜੀ ਸਾਫ ਸਫਾਈ ਦੇ ਮਹੱਤਵ ਤੇ ਸਭ ਸਮਝ ਲਿਆ। ਮਨ ਨੂੰ ਪਛਾਣ ਲਿਆ ਤਾਂ ਕੁਝ ਹੋਰ ਪਛਾਨਣ ਨੂੰ ਬਚਦਾ ਨੀ। ਮਨ ਦੇ ਅਚਲ ਸਮੇਂ ਦੀ ਚੇਤਨਾ ਆਪਣੇ ਵਿੱਚ ਲੀਨ ਹੋ ਜਾਂਦੀ ਹੈ। ਜਦ ਤੱਕ ਨਹੀਂ ਸਮਝਿਆ ਤਦ ਤੱਕ ਹੀ ਮਨ ਦਾ ਅਨੁਸਰਣ ਚਲਦਾ ਏ। ਮਨ ਦੇ ਪਿੱਛੇ ਤੁਰਦਾ ਏ ਆਦਮੀ। ਇਹੀ ਮਨ ਕਿ ਮਨ ਗੁਰੂ ਏ ਜੋ ਕਹਿੰਦਾ ਏ ਠੀਕ ਕਹਿੰਦਾ ਏ, ਜੋ ਦੱਸਦਾ ਏ ਠੀਕ ਦੱਸਦਾ ਏ। ਇੱਕ ਵਾਰੀ ਆਪਣੇ ਮਨ ਤੇ ਸ਼ੱਕ ਕਰਦੇ ਓ ਤਾਂ ਜੀਵਨ ਵਿੱਚ ਕ੍ਰਾਂਤੀ ਦੀ ਸ਼ੁਰੂਆਤ ਹੋ ਜਾਂਦੀ ਏ। ਮਨ ਸਾਰਿਆਂ ਤੇ ਸ਼ੱਕ ਕਰਦਾ ਏ ਤੇ ਤੁਸੀਂ ਕਦੇ ਮਨ ਤੇ ਸ਼ੱਕ ਨਹੀਂ ਕਰਦੇ। ਮਨ ਦੇ ਉੱਤੇ ਤੁਹਾਡੀ ਸ਼ਰਧਾ ਇੰਮਤਹਾਂ ਹੈ। ਉਹਦਾ ਕੋਈ ਅੰਤ ਨਹੀਂ। ਮਨ ਤੁਹਾਨੂੰ ਖੱਡੇ ਵਿੱਚ ਸੁੱਟ ਦੇ, ਤਾਂ ਵੀ ਤੁਹਾਡੀ ਸ਼ਰਧਾ ਨਹੀਂ ਟੁੱਟਦੀ। ਮੇਰੇ ਕੋਲ ਲੋਕ ਆਉਂਦੇ ਹਨ, ਕਹਿੰਦੇ ਹਨ ਲੋਕਾਂ ਦੀ ਸ਼ਰਧਾ ਉੱਠ ਗਈ ਏ। ਮੈਂ ਉਹਨਾਂ ਨੂੰ ਕਹਿੰਦਾ, ਲੋਕਾਂ ਦੀ ਸ਼ਰਧਾ ਜਿਹੋ ਜੀ ਮਨ ਉੱਤੇ ਏ, ਉਹਨੂੰ ਵੇਖ ਕੇ ਅਜਿਹਾ ਨਹੀਂ ਲੱਗਦਾ ਕਿ ਲੋਕਾਂ ਦੀ ਸ਼ਰਧਾ ਉੱਠ ਗਈ ਏ। ਕਿੰਨਾ ਹੀ ਭਟਕਾਏ ਮਨ, ਕਿੰਨਾ ਹੀ ਸਤਾਏ ਮਨ। ਕਿੰਨਾ ਹੀ ਭਰਮਾਏ ਮਨ, ਸ਼ਰਧਾ ਨੀ ਟੁੱਟਦੀ। ਸ਼ਰਧਾ ਤਾਂ ਭਰਪੂਰ ਏ, ਗਲਤ ਦਿਸ਼ਾ ਵਿੱਚ ਏ। ਅੱਜ ਤੱਕ ਮੈਨੂੰ ਕੋਈ ਅਸ਼ਰਧਾਲੂ ਆਦਮੀ ਨਹੀਂ ਮਿਲਿਆ। ਸ਼ਰਧਾ ਗਲਤ ਦਿਸ਼ਾ ਵਿੱਚ ਹੋ ਸਕਦੀ ਏ। ਜਿਸ ਉੱਤੇ ਨਹੀਂ ਹੋਣੀ ਚਾਹੀਦੀ, ਉਸ ਉੱਤੇ ਹੋ ਸਕਦੀ ਏ। ਲੇਕਿਨ ਅਸ਼ਰਧਾਲੂ ਕੋਈ ਵੀ ਨਹੀਂ ਏ। ਦੋ ਹੀ ਸ਼ਰਧਾਵਾਂ ਹਨ - ਜਾਂ ਤਾਂ ਮਨ ਦੀ ਸ਼ਰਧਾ ਤੇ ਜਾਂ ਆਤਮਾ ਦੀ ਸ਼ਰਧਾ। ਜਾਂ ਤਾਂ ਤੁਸੀਂ ਆਪਣੇ ਉੱਤੇ ਭਰੋਸਾ ਕਰਦੇ ਓ, ਆਪਣੇ ਦਾ ਅਰਥ ਹੈ - ਜਿੱਥੇ ਮਨ ਦੀ ਕੋਈ ਭਿਣਕ ਵੀ ਨਈਂ, ਜਿੱਥੇ ਇੱਕ ਵਿਚਾਰ ਵੀ ਨਈਂ ਤੈਰਦਾ, ਜਿੱਥੇ ਸ਼ੁੱਧ ਚੇਤਨਾ ਏ, ਜਾਂ ਤਾਂ ਉਸ ਸ਼ੁੱਧ ਚੇਤਨਾ ਦਾ ਤੁਹਾਡਾ ਭਰੋਸਾ ਏ। ਜੇਕਰ ਉਹਦਾ ਭਰੋਸਾ ਹੈ ਤਾਂ ਤੁਸੀਂ ਜੀਵਨ ਵਿੱਚ ਕਦੇ ਵੀ ਠੇਡੇ ਨਈਂ ਖਾਓਗੇ। ਤੁਹਾਡਾ ਕੋਈ ਪੈਰ ਗਲਤ ਨਹੀਂ ਪਏਗਾ ਤੇ ਜਾਂ ਫੇਰ ਆਦਮੀ ਭਰੋਸਾ ਕਰਦਾ ਮਨ ਉੱਤੇ ਤਾਂ ਤੁਸੀਂ ਖੱਡੇ ਖੱਡੇ ਪਾਓਗੇ।

ਮਨ ਤੁਹਾਡੀਆਂ ਅੱਖਾਂ ਨੂੰ ਧੁੰਦਲਾ ਰੱਖਦਾ। ਧੂੰਏਂ ਨਾਲ ਭਰਿਆ ਰੱਖਦਾ। ਉੱਤੋਂ ਆਹ ਹੀ ਵਿਚਾਰ ਏ, ਇੰਨੀ ਤੇਜ਼ੀ ਨਾਲ ਮਨ ਵਿਚਾਰਾਂ ਨੂੰ ਚਲਾਉਂਦਾ ਕਿ ਤੁਹਾਨੂੰ ਥਾਂ ਵੀ ਨਹੀਂ ਮਿਲਦੀ। ਕਿ ਤੁਸੀਂ ਵੇਖ ਸਕੋ ਕਿ ਤੁਹਾਡੇ ਬਾਹਰ ਕੀ ਹੋ ਰਿਹਾ, ਕੀ ਤੁਹਾਡੇ ਜੀਵਨ ਚ ਕੀ ਘਟ ਰਿਹਾ। ਮਨ ਤੁਹਾਨੂੰ ਵਿਚਾਰਾਂ ਚ ਉਲਝਾਈ ਰੱਖਦਾ, ਜਿਵੇਂ ਨਿੱਕੇ ਬੱਚੇ ਨੂੰ ਅਸੀਂ ਖਿਡੌਣੇ ਦੇ ਦਿੰਨੇ ਆਂ। ਫਿਰ ਉਹਦੀ ਮਾਂ ਮਰ ਵੀ ਰਹੀ ਹੋਵੇ, ਤਾਂ ਵੀ ਉਹ ਖਿਡੌਣਿਆਂ ਨਾਲ ਖੇਡਦਾ ਰਹਿੰਦਾ। ਖਿਡੌਣਿਆਂ ਚ ਉਲਝਿਆ ਰਹਿੰਦਾ। ਮਨ ਤੁਹਾਨੂੰ ਵਿਚਾਰ ਦਿੰਦਾ, ਵਿਚਾਰ ਖਿਡੌਣੇ ਹਨ। ਖਿਡੌਣਿਆਂ ਚ ਵੀ ਥੋੜਾ ਬਹੁਤ ਸੱਤਿਆ ਹੈ, ਵਿਚਾਰਾਂ ਵਿੱਚ ਉਨਾ ਵੀ ਨਹੀਂ। ਲੇਕਿਨ ਇੱਕ ਖਿਡੌਣੇ ਨੂੰ ਤੁਸੀਂ ਭੁੱਲ ਵੀ ਨਈਂ ਪਾਉਂਦੇ ਕਿ ਮਨ ਝਟਪਟ ਦੂਜਾ ਉਸਾਰ ਦਿੰਦਾ। ਉਹਤੋਂ ਪਹਿਲਾਂ ਕਿ ਤੁਸੀਂ ਜਾਗ ਕੇ ਦੇਖ ਸਕੋ, ਮਨ ਤੁਹਾਨੂੰ ਨਵਾਂ ਖਿਡੌਣਾ ਦੇ ਦਿੰਦਾ। ਪੁਰਾਣੇ ਤੋਂ ਤੁਸੀਂ ਉਬ ਜਾਂਦੇ ਓ ਤਾਂ ਮਨ ਨਵੀਆਂ ਉਲਝਣਾਂ ਸੁਝਾ ਦਿੰਦਾ। ਇੱਕ ਪੱਧਰ ਬੰਦ ਵੀ ਨਈਂ ਹੋ ਪਾਇਆ ਕਿ ਮਨ ਦਸ ਪੱਧਰਾਂ ਚ ਰਸ ਜਗਾ ਦਿੰਦਾ। ਇੰਨਾ ਤੇਜ਼ੀ ਨਾਲ ਹੁੰਦਾ ਕਿ ਦੋਹਾਂ ਘਟਨਾਵਾਂ ਦੇ ਵਿਚਕਾਰ ਖਿੜਕੀ ਬਣਾਉਣ ਦੇ ਲਾਇਕ ਵੀ ਥਾਂ ਨਹੀਂ ਰਹਿੰਦੀ, ਜਿੱਥੋਂ ਦੀ ਤੁਸੀਂ ਦੇਖ ਲਓ ਕਿ ਜਿੰਦਗੀ ਚ ਹੋ ਕੀ ਰਿਹਾ। ਆਹ ਮੈਂ ਸੁਣਿਆ ਮੁੱਲਾ ਨਸਰੂਦੀਨ ਜਦ ਬਹੁਤ ਵੱਡਾ ਹੋ ਗਿਆ। ਨੱਬਿਆਂ ਸਾਲਾਂ ਦਾ ਹੋਇਆ ਤਾਂ ਉਦੋਂ ਉਹਦਾ ਬਹੁਤ ਭਰਿਆ ਪਰਿਵਾਰ ਸੀ। ਉਹਦਾ ਵੱਡਾ ਪੁੱਤਰ ਈ ਸੱਤਰ ਸਾਲ ਪਾਰ ਕਰ ਰਿਹਾ ਸੀ। ਉਹਦੇ ਪੁੱਤਰਾਂ ਦੇ ਪੁੱਤਰ ਪੰਜਾਬ ਪਾਰ ਕਰ ਰਹੇ ਸੀ।

ਕਿ ਹੁਣ ਏਸ ਬੁਢਾਪੇ ਚ। ਅਸੀਂ ਵੀ ਬੁੱਢੇ ਹੋ ਗਏ ਆਂ। ਹੁਣ ਵਿਆਹ। ਪਿਤਾ ਜੀ ਮਜ਼ਾਕ ਕਰ ਰਹੇ ਹੋਣਗੇ, ਪਰ ਨਸੂਦੀਨ ਨੇ ਜਦੋਂ ਬਾਰ-ਬਾਰ ਦੁਹਰਾਇਆ ਤਾਂ ਉਹਨਾਂ ਨੇ ਗੰਭੀਰਤਾ ਨਾਲ ਗੱਲ ਲਈ। ਤੇ ਜਦੋਂ ਨਸੂਦੀਨ ਨੇ ਇੱਕ ਦਿਨ ਸਵੇਰੇ ਆ ਕੇ ਐਲਾਨ ਈ ਕਰਤਾ ਕਿ ਮੈਂ ਕੁੜੀ ਤੈਅ ਕਰ ਲਈ ਤਦ ਜ਼ਰਾ ਸੋਚਣਾ ਪਿਆ। ਸਾਰਾ ਪਰਿਵਾਰ ਇੱਕਠਾ ਹੋਇਆ। ਉਹਨਾਂ ਨੇ ਵਿਚਾਰ ਕੀਤਾ ਕਿ ਇਹਦੇ ਨਾਲ ਬਹੁਤ ਹੋਏਗੀ, ਲੋਕ ਹੱਸਣਗੇ। ਉਂਜ ਵੀ ਨਸੂਦੀਨ ਦੀ ਵਜ੍ਹਾ ਨਾਲ ਅਹ ਲੋਕ ਹੱਸਦੇ ਰਹੇ, ਹੁਣ ਬੁਢਾਪੇ ਚ ਆਖਰੀ ਖੜ੍ਹਾ ਕਰ ਰਿਹਾ, ਕੀ ਕਹਿਣਗੇ ਲੋਕ। ਵੱਡੇ ਪੁੱਤਰ ਨੂੰ ਸਭ ਨੇ ਕਿਹਾ ਕਿ ਤੂੰ ਹੀ ਜਾ ਕੇ ਆਖ। ਵੱਡੇ ਪੁੱਤਰ ਨੇ ਜਦ ਸੁਣਿਆ ਤਾਂ ਹੋਰ ਵੀ ਹੈਰਾਨ ਹੋ ਗਿਆ। ਸੁਣਿਆ ਕਿ ਸਾਹਮਣੇ ਇੱਕ ਰੰਗਰੇਜ਼ ਦੀ ਕੁੜੀ ਨਾਲ ਰਿਸ਼ਤਾ ਤੈਅ ਕੀਤਾ ਨਸਰੂਦੀਨ ਨੇ। ਤੇ ਕੁੜੀ ਦੀ ਉਮਰ ਮੁਸ਼ਕਿਲ ਸੋਲ੍ਹਾਂ ਸਾਲ ਦੀ ਐ। ਉਹਨੇ ਕਿਹਾ ਇਹ ਨੀਂ ਹੋ ਸਕਦਾ। papa ਇਹ ਬੰਦ ਕਰੋ। ਇਹ ਸੋਚ ਈ ਛੱਡ ਦਿਓ। ਇਹ ਵੀ ਤਾਂ ਸੋਚੋ ਕਿ ਉਸ ਕੁੜੀ ਦੀ ਉਮਰ ਸਿਰਫ਼ ਸੌਲਾ ਸਾਲ ਏ। ਨਸਰੂਦੀਨ ਨੇ ਕਿਹਾ ਕਿ ਉਏ ਪਾਗਲ ਸੋਲ੍ਹਾਂ ਸਾਲ ਈ ਤਾਂ ਸ਼ਾਦੀ ਦੀ ਉਮਰ ਐ ਤੇ ਮੈਂ ਜਦ ਤੇਰੀ ਮਾਂ ਨਾਲ ਵਿਆਹ ਕੀਤਾ ਸੀ ਤਦ ਉਹਦੀ ਉਮਰ ਵੀ ਸੋਲਾਂ ਸਾਲ ਹੀ ਸੀ ਤੇ ਇਸ ਚ ਵੱਡਾ ਕੀ ਹੁੰਦਾ ਜਾ ਰਿਹਾ। ਮਨ ਤਰਕ ਦੇ ਰਿਹਾ। ਮਨ ਪਿੱਛੇ ਮੁੜ ਕੇ ਨਹੀਂ ਦੇਖਦਾ। ਮਨ ਆਪਣੇ ਵੱਲ ਨਹੀਂ ਦੇਖਦਾ। ਮਨ ਸਿਰਫ਼ ਦੂਜੇ ਵੱਲ ਦੇਖਦਾ। ਮੁੰਡੇ ਬਹੁਤ ਪਰੇਸ਼ਾਨ ਹੋਏ ਅਤੇ ਹੋਰ ਵੱਡੇ ਬਜ਼ੁਰਗਾਂ ਕੋਲੋ ਸਲਾਹ ਲਈ। ਡਾਕਟਰ ਕੋਲੋ ਵੀ ਪੁੱਛਿਆ doctor ਨੇ ਕਿਹਾ ਇਹ ਬਹੁਤ ਖਤਰਨਾਕ ਏ ਏਸ ਉਮਰ ਚ ਵਿਆਹ ਜੀਵਨ ਲਈ ਖਤਰਾ ਹੋ ਸਕਦਾ। ਫਿਰ ਪੁੱਤਰ ਨੂੰ ਸਮਝਾ-ਸਮਝਾ ਕੇ ਭੇਜਿਆ ਪੁੱਤਰ ਨੇ ਕਿਹਾ ਕੀ ਅਸੀਂ ਸਾਰਿਆਂ ਨੇ ਸਲਾਹ ਮਸ਼ਵਰਾ ਕੀਤਾ। doctor ਕਹਿੰਦਾ ਇਹ ਜੀਵਨ ਲਈ ਖਤਰਾ ਹੋ ਸਕਦਾ ਜੀਵਨ ਨੂੰ ਦਾਅ ਤੇ ਨਾ ਲਾਉ। ਨਸਰੂਦੀਨ ਨੇ ਕਿਹਾ ਉਏ ਪਾਗਲ।

ਦੂਜਿਆਂ ਵਿੱਚ ਸੁੱਖ ਲੱਭਦਾ ਦੂਜੇ ਤੇ ਥੋਪਦਾ ਦੁੱਖ। ਦੂਜੇੇ ਨਾਲ ਪਾਉਣਾ ਚਾਹੁੰਦਾ ਸ਼ਾਂਤੀ। ਦੂਜੇ ਕੋਲੋ ਹੀ ਪਾਉਂਦਾ ਅਸ਼ਾਂਤੀ। ਸਦਾ ਹੀ ਨਜ਼ਰ ਦੂਜੇ ਤੇ ਲੱਗੀ ਹੈ ਜਦਕਿ ਨਜ਼ਰ ਆਪਣੇ ਤੇ ਹੋਣੀ ਚਾਹੀਦੀ ਹੈ। ਸੋ ਮਨ ਦੇ ਜਗਤ ਦਾ ਉਪੱਧਰ ਮੂਲ ਆਧਾਰ ਦੂਜੇ ਉੱਪਰ ਦ੍ਰਿਸ਼ਟੀ ਐ ਦੂਜੇ ਨਾਲ ਕੀ ਮਤਲਬ ਐ ਦੂਜਾ ਮਾਲਕ ਨਹੀਂ ਐ ਮਾਲਕ ਤਾਂ ਤੁਸੀਂ ਓ ਪਰ ਮਨ ਸਦਾ ਭਰਮਾਉਂਦਾ।

ਆਖਿਰਕਾਰ ਤੁਸੀਂ ਫੈਸਲਾ ਕਰਨ ਵਾਲੇ ਹੋ ਕਿਤੇ ਤੁਹਾਡੀ ਵਿਆਖਿਆ ਉੱਪਰ ਨਿਰਭਰ ਕਰੇਗਾ ਕੀ ਸੁੱਖ ਕੀ ਐ ਦੁੱਖ ਕੀ ਐ ਚਾਹੋ ਤਾਂ ਸੁੱਖ ਦੁੱਖ ਵਰਗਾ ਹੋ ਜਾਂਦਾ ਚਾਹੋ ਤਾਂ ਦੁੱਖ ਸੁੱਖ ਵਰਗਾ ਹੋ ਜਾਂਦਾ। ਘੜੀ ਪ ਅਹ ਪਲ ਵਿੱਚ ਬਦਲ ਜਾਂਦੀ ਹੈ ਗੱਲ ਦੂਜਾ ਫੈਸਲਾ ਕਰਨ ਵਾਲਾ ਨਹੀਂ ਹੈ ਪਰ ਮਨ ਸਦਾ ਦੂਜੇ ਉੱਤੇ ਮਨ ਨੂੰ ਅਟਕਾਈ ਰੱਖਦਾ ਜਨਮਾਂ- ਜਨਮਾਂ ਤੋਂ ਤੁਸੀਂ ਇਹੀ ਕਰ ਰਹੇ ਹੋ। ਦੂਜੇ ਉੱਤੇ ਥੋਪ ਰਹੇ ਓ ਫਿਰ ਤੁਸੀਂ ਸਰੂਪ ਨਹੀਂ ਨਿਭਾਉਂਦੇ, ਪਾ ਨਹੀਂ ਸਕਦੇ, ਕਿਉਂਕਿ ਜਿੱਥੋਂ ਸੁੱਖ ਦੁੱਖ ਉੱਠਦੇ ਆ ਉੱਥੇ ਨਜ਼ਰ ਹੀ ਨਹੀਂ ਆ ਜੇਕਰ ਉੱਥੇ ਨਜ਼ਰ ਜਾਏ ਤਾਂ ਤਸੀਂ ਸੁੱਖ ਵੀ ਛੱਡ ਦਿਉਂਗੇ ਤੇ ਦੁੱਖ ਵੀ ਛੱਡ ਦਿਉਂਗੇ । ਤਦ ਜੋ ਬਾਕੀ ਰਹਿ ਜਾਂਦਾ ਉਹ ਅਨੰਦ ਐ ਤਦ ਜਿਹੜੀ ਸੁਗੰਧ ਤੁਹਾਨੂੰ ਮਿਲੇਗੀ ਤਦ ਜਿਹੜੀ ਸੁਆਸ ਤੁਹਾਡੇ ਜੀਵਨ ਨੂੰ ਭਰ ਦੇਵੇਗੀ ਉਹੀ ਮੋਕਸ਼ ਆ। ਜਦ ਤੁਸੀਂ ਦੂਜੇ ਨੂੰ ਵੇਖਦੇ ਓ ਕਿ ਦੂਜਾ ਦੁੱਖ ਦੇ ਰਿਹਾ ਤਾਂ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਦੂਜੇ ਨੂੰ ਬਦਲਣ ਦੀ ਜਿਹੜਾ ਦੁੱਖ ਦਿੰਦਾ ਉਨੂੰ ਬਦਲਣ ਦੀ ਤਾਂ ਕੀ ਦੁੱਖ ਨਾ ਮਿਲੇ। ਅਨੰਤ ਲੋਕ ਹਨ ਤੁਸੀਂ ਉਹਨਾਂ ਨੂੁੰ ਬਦਲਣ ਵਿੱਚ ਲੱਗੇ ਓ ਪਤੀ ਪਤਨੀ ਨੂੰ ਬਦਲ ਰਿਹਾ ਪਤਨੀ ਪਤੀ ਨੂੰ ਬਦਲ ਰਹੀ ਆ ਪਿਉ ਪੁੱਤਰ ਨੂੰ ਬਦਲ ਰਿਹਾ ਪੁੱਤਰ ਵੀ ਕੋਸ਼ਿਸ਼ ਚ ਲੱਗਿਆ ਕਿ ਪਿਉ ਨੂੰ ਬਦਲ ਦਈਏ। ਮਿੱਤਰ ਮਿੱਤਰ ਨੂੰ ਬਦਲ ਰਿਹਾ ਸਭ ਇੱਕ ਦੂਜੇ ਨੂੰ ਬਦਲਣ ਚ ਲੱਗੇ ਆ ਦੂਜੇ ਨੂੰ ਤੁਸੀਂ ਕਿਵੇਂ ਬਦਲ ਸਕਦੇ ਹੋ ਦੂਜਾ ਸੁਤੰਤਰ ਆ ਉਹਦੀ ਆਪਣੀ ਨੀਤੀ ਆ ਦੂਜੇ ਨੂੰ ਆਪਣਾ ਆਧਾਰ ਐ ਆਪਣਾ ਕੇਂਦਰ ਐ।

ਜਿਵੇਂ ਕੋਈ ਵਿਆਕਤੀ ਆਪਣੇ ਆਪ ਨੂੰ ਵੇਖਦਾ ਐ, ਉਹ ਪਾਉਂਦਾ ਕਿ ਸੁੱਖ ਵੀ ਇੱਥੋਂ ਹੀ ਉੱਠ ਦੇ ਆ, ਦੁੱਖ ਵੀ ਇੱਥੋਂ ਹੀ ਉੱਠ ਦੇ ਐ। ਨਾ ਕੇਵਲ ਇੱਥੇ ਐ। ਛੇਤੀ ਉਸ ਨੂੰ ਵਿਖਾਈ ਦੇਣ ਲੱਗਦਾ ਕਿ ਹਰ ਸੁੱਖ ਦੇ ਨਾਲ ਉਹਦਾ ਦੁੱਖ ਜੁੜਿਆ।

ਤਾਂ ਦੁੱਖ ਵੀ ਚੁਣ ਲਿਆ ਹਰ ਸੁੱਖ ਦਾ ਆਪਣਾ ਦੁੱਖ ਐ ਹਰ ਸਵਰਗ ਦੇ ਨਾਲ ਉਹਦਾ ਨਰਕ ਐ ਜ਼ਰਾ ਵੀ ਦੂਰ ਨਹੀਂ ਐ ਇਹ ਇੱਕਠਾ ਇੱਕੋ ਈ ਦਰਵਾਜ਼ਾ ਦੋਹਾਂ ਦਾ ਜਿਵੇਂ ਈ ਤੁਸੀਂ ਸੁੱਖ ਨੂੰ ਚੁਣਿਆ ਝਟਪਟ ਤੁਸੀਂ ਦੁੱਖ ਨੂੰ ਚੁਣ ਲਿਆ ਜਿਸ ਤਰਾਂ ਇਹ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ। ਜਿਸ ਦਿਨ ਵਿਖਾਈ ਪੈ ਜਾਂਦਾ ਪਹਿਲਾਂ ਕਿ ਸੁੱਖ ਦੁੱਖ ਅੰਦਰੋਂ ਹੀ ਉੱਠ ਦੇ ਹਨ। ਦੂਜਿਆਂ ਅੰਦਰ ਕਿ ਹਰ ਸੁੱਖ ਤੇ ਦੁੱਖ ਇੱਕਠਾ ਤਾਂ ਦੁੱਖ ਇੱਕਠਾ ਤਦ ਦੁੱਖ ਤੇ ਸੁੱਖ ਚ ਕੋਈ ਭੇਤ ਨਹੀਂ ਰਹਿ ਜਾਂਦਾ। ਜਿਹੜਾ ਆਦਮੀ ਜਾਣ ਲੈਦਾ ਕਿ ਸਵਰਗ ਤੇ ਨਰਕ ਚ ਕੋਈ ਭੇਦ ਨਹੀਂ ਉਹ ਦੋਹਾਂ ਨੂੰ ਛੱਡ ਦਿੰਦਾ ਮਨ ਕੋਸ਼ਿਸ਼ ਕਰਦਾ ਦੁੱਖ ਨੂੰ ਛੱਡਣ ਦੀ ਸੁੱਖ ਨੂੰ ਬਚਾਉਣ ਦੀ। ਗਿਆਨੀ ਦੋਹਾਂ ਨੂੰ ਛੱਡ ਦਿੰਦਾ। ਕਿਉਂਕਿ ਦੋਵੇਂ ਜਾਂ ਤਾਂ ਇੱਕਠੇ ਬਚ ਦੇ ਆ ਜਾਂ ਇੱਕਠੇ ਜਾਂਦੇ ਆ ਤੁਸੀਂ ਸਿੱਕੇ ਦਾ ਇੱਕ ਪਾਸਾ ਬਚਾਉਗੇ ਕਿਵੇਂ ਬਚਾ ਸਕੋਗੇ ਦੂਜਾ ਪਾਸਾ ਵੀ ਬਚ ਜਾਏਗਾ।